ਵੀ ਆਪਣੇ-ਆਪ ਵੀ ਪਿਉ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦਿਆਂ ਅੱਖਾਂ ਵਿੱਚ ਪਾਣੀ ਤੁਰ ਆਇਆ। ਉਸਨੇ ਅੱਖਾਂ ਘੁੱਟ ਕੇ ਮੀਚੀਆਂ ਫਿਰ ਖੋਲੀਆਂ। ਅੱਖਾਂ ਵਿਚਲੇ ਪਾਣੀ ਕਰਕੇ ਆਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ। ਕਈ ਸਾਲਾਂ ਤੋਂ ਇਹ ਪਿਉ ਨਾਲ ਘੁਟਿਆ-ਘੁਟਿਆ ਰਿਹਾ ਸੀ। ਉਹਨਾਂ ਇੱਕ-ਦੂਜੇ ਨਾਲ ਕਦੀ ਵੱਧ-ਘੱਟ ਹੀ ਦਿਲ ਦੀ ਗੱਲ ਕੀਤੀ ਸੀ। ਉਸਨੂੰ ਕਈ ਅਜਿਹੇ ਪਿਉ-ਪੁੱਤਾਂ ਦਾ ਖਿਆਲ ਆਇਆ, ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ, ਪਿਆਰ ਕਰਦੇ, ਗੱਲਾਂ ਕਰਦੇ ਸਨ। ਉਹ ਵੀ ਤਾਂ ਇੰਝ ਕਰ ਸਕਦਾ ਸੀ। ਪਰ ਉਹ ਕੁਝ ਵੀ ਨਹੀਂ ਸਨ ਕਰ ਸਕੇ ਤੇ ਉਹਦਾ ਪਿਉ ਤੁਰ ਗਿਆ ਸੀ। ਛੋਟੀ ਉਮਰ ਵਿੱਚ ਹੀ ਪੰਤਾਲੀ ਸਾਲ ਦੀ ਕੋਈ ਉਮਰ ਹੁੰਦੀ ਐ। ਉਹਦੇ ਅੰਦਰ ਭਰੀ ਜੰ ਗੰਜ ਜਾਗੀ। ਕਾਸ਼ ਕੀਤੇ ਉਹਦਾ ਪਿਉ ਜਿਉਂਦਾ ਹੋ ਜਾਵੇ ਤੇ ਉਹ ਉਸ ਨਾਲ ਏਨਾ ਪਿਆਰ ਕਰੇ ਏਨਾ ਪਿਆਰ ਕਰੇ ਤੇ ਉਹ ਦੂਰ ਬਚਪਨ ਵਿੱਚ ਗੁਆਚ ਗਿਆ। ਨਿੱਕੀ-ਨਿੱਕੀ ਦਾਰੀ ਵਾਲਾ ਉਹਦਾ ਪਿਉ, ਉਸਨੂੰ ਪਹਿਲਾ ਜਮਾਤ ਵਿੱਚ ਦਾਖ਼ਲ ਕਰਾਉਣ ਗਿਆ ਤਾਂ ਮਾਸਰ ਮੁਲਖ ਰਾਜ ਅਮਰੀਕ ਨੂੰ ਉਨੀ ਸਰ ਥਾਪੜ ਦਿਆਂ ਕਿਹਾ ਆਹ ਵੇਖ ਤੇਰੇ ਜਿਡੇ ਸਾਡੇ ਮੁੰਡੇ।

ਤੇ ਅਮਰੀਕ ਨੂੰ ਲੱਗਾ ਉਹਦਾ ਤਿਉ ਵਗਦੇ ਦਰਿਆ ਵਿੱਚ ਉਹਨੂੰ ਅਕੇਲਿਆ ਛੱਡ ਕੇ ਪਲੇ ਬੰਨ ਤੇ ਖਲੋਤਾ ਹੱਸ ਰਿਹਾ ਸੀ। ਸਕੀ-ਸਕੀ ਦਾੜੀ ਤੇ ਨਿੱਕੀਆਂ-ਨਿੱਕੀਆਂ ਮੁੱਛਾਂ ਵਾਲਾ, ਜਿਸਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ। ਜਿਹੜਾ ਅਜੇ ਵੀ ਛਾਲ਼ਾਂ ਮਾਰਦਾ ਸੀ ਤੇ ਸਾਰਿਆਂ ਤੋਂ ਅਗੇ ਡਿਗਦਾ ਸੀ। ਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ ਅਸੀਂ ਤਾਂ ਜੀ-ਜੰਤ ਵਾਲੇ ਹੋ ਗਏ। ਆਹ ਹੁਣ ਸਾਥੋਂ ਛਾਲ਼ਾਂ ਕਿੰਝ ਵੱਜਦੀਆਂ ਬੁਢਿਆਂ ਬ ਬੰਦਿਆਂ ਤੋਂ ਛੇ-ਸੱਤ ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ, ਤੂੰ ਮਾਰਿਆ ਕਰ ਛਾਲ਼ਾਂ ਪੁੱਤਰਾਂ ਹੁਣ ਸਾਡੀ ਥਾਂ ਤੇ ਬੁਢਿਆਂ ਬੰਦਿਆਂ ਦੀ ਤੇ। ਤੇ ਕਈ ਸਾਲ ਅਮਰੀਕ ਇਹ ਉਡੀਕ ਦਾ ਰਿਹਾ ਸੀ ਕੇ ਉਸਦਾ ਪਿਉ ਬੁਢਾ ਹੋਵੇ। ਉਦੀ ਦਾਹੜੀ ਦੇ ਵਿਚ ਧੋਲੇ, ਧੋਲੇ ਮਤਲਬ ਚਿੱਟੇ ਵਾਲ਼ ਆਉਣ। ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲ ਉਸਦੇ ਪਿਉ ਬਾਰੇ ਪੁੱਛਦਾ ਤਾਂ ਇਹੋ ਇਹ ਆਖਦਾ ਉਹ ਤੇਰਾ ਵੱਡਾ ਭਰਾ ਐ? ਤਾਂ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ। ਓਹਦਾ ਪਿਉ, ਪਿਉ ਨਹੀਂ ਲੱਗਦਾ ਭਰਾ ਕਿਊ ਲੱਗਦਾ ਹੈ? ਤੇ ਉਹ ਸੋਚਦਾ ਸਾਰੇ ਪਿਉਆਂ ਨੂੰ ਸਿਆਣੇ-ਸਿਆਣੇ ਧੋਲੇ ਦਾੜੀ ਵਾਲੇ ਹੋਣਾ ਚਾਹੀਦਾ ਐ। ਧੋਲੇ ਦਾੜੀ ਮਤਲਬ ਚਿੱਟੀ ਦਾੜੀ ਵਾਲੇ ਤੇ ਛਾਲਾਂ ਮਾਰਦੇ ਅਮਰੀਕ ਨੇ ਪਿਉ ਨੂੰ ਕੋਈ ਬਜ਼ੁਰਗ ਹੱਸਕੇ ਕਹਿੰਦਾ ਪੁੱਤਰ-ਪੁੱਤਰਾਂ ਆਉਂਦਿਆਂ ਗੱਲਾਂ ਤੈਨੂੰ, ਤੇਰਿਆ ਸਿੰਘਾਂ ਤੇ ਐ ਜਦੋਂ ਸਿਰ ਤੇ ਪਾਈ ਫਿਰ ਵੇਖੀ। ਦੇ ਸੀਸਾਂ ਪਿਉ ਦੇ ਸਿਰ ਨੂੰ।

ਦੀ ਲਿਸ਼ਕਦੀ ਕਮੀਜ ਪਾਈ, ਸਿਰ ਤਾ ਗਾਜਰੀ ਪੱਗ ਬੰਨੀ ਫਿਰਦਾ ਰਹਿੰਦਾ। ਉਸਦੇ ਹੱਥਾਂ ਵਿਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ। ਯਾਰ-ਵੇਲ਼ੀ ਪੈਸੇ ਵਾਲਾ ਆਦਮੀ ਕਹਿਕੇ ਉਸਦੇ ਖਾਂਦੇ ਰਹਿੰਦੇ। ਅਮਰੀਕ ਨੂੰ ਯਾਦ ਸੀ ਕੇ ਉਸਦੇ ਪਿਉ ਦੇ ਨਿੱਕੇ- ਨਿੱਕੇ ਕਈ ਸ਼ੁਅਰ ਪਾਲ ਰੱਖੇ ਸਨ। ਛਾਲਾਂ ਮਾਰਨ ਤੇ ਕੌਡੀ ਖੇਡਣ ਤੋਂ ਬਿਨਾ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ। ਬਣ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ। ਉਦੋਂ ਅਜੇ ਨਵੀਆਂ ਖਾਦਾਂ ਤੇ ਬੀਜ ਤੁਰੇ ਨਹੀਂ ਸਨ। ਇਸ ਲਈ ਕਰਤਾਰ ਸਿੰਘ ਨੂੰ ਜਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ ਵਸੀਲਾ ਮਤਲਬ ਜਰੀਆ ਨਹੀਂ ਸੀ। ਸ਼ਇਦ ਉਸਦੀ ਵੀ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ। ਰੁਝਾਨ ਮਤਲਬ interest ਰੁਚੀ ਨਹੀਂ ਸੀ। ਇੰਝ ਪਿਉ ਵਲੋਂ ਭੇਜੇ ਪੈਸੇ ਉਹ ਅਹ ਗੁਰਸ਼ਰਿਆ ਵਿਚ ਹੀ ਉਡਾ ਦਿੰਦਾ ਸੀ। ਜਾਣੀਕੇ ਮੌਜ ਮਸਤੀ ਦੇ ਵਿਚ ਹੀ ਉਡਾ ਦਿੰਦਾ ਸੀ ਪਰ ਪਿੰਡ ਵਿਚ ਉਸਦੀ ਇੱਜਤ ਬਣੀ ਹੋਈ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ, ਬੰਦੇ

ਜਾਣੀਕੀ ਮਨਾਂ ਕਰਦੀ ਰਹਿੰਦੀ। ਪਰ ਉਹ ਉਸਦੀ ਪ੍ਰਵਾਹ ਨਾ ਕਰਦਾ। ਪਤਨੀ ਦੀ ਤਾਂ ਜ਼ੁਰਅਤ ਹੀ ਨਹੀਂ ਸੀ ਉਸ ਅਗੇ ਜਾਣੀਕੀ ਉਸ ਅਗੇ ਬੋਲ ਸਕੇ। ਜਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ ਚ ਦਖ਼ਲ ਦੇਣ ਦਾ।

ਹੋਰ ਪਾ ਕਿੱਦਾਂ ਫੋਨ ਫਾਨ ਆਉਣ ਦਿਆ ਕਿਸੇ ਦਾ

ਹਮ ਮੈਂ ਕਿਹਾ ਫੋਨ ਆਏ ਦਾ ਹੀ ਵਿੱਚ ਨਹੀ ਨਹੀ ਮੈਂ ਰੋਟੀ ਖਾਣ ਲੱਗ ਪਿਆ

ਆਹਾ ਫਿਰ ਵਧੀਆ ਵਧੀਆ ਹੋਰ ਸੁਣਾ ਨਵੀਂ ਤਾਜੀ ਕੋਈ।

ਹੋਰ ਬਦਲ ਹੋਇਆ ਵਾ ਇੱਥੇ ਕਿ ਨਹੀਂ। ਹਾਂਜ਼ੀ ਬਦਲ ਹੋਇਆ ਕਿੰਨਾ ਕ ਬਦਲ ਵਾਹਵਾ ਹੀ ਹੋਇਆ ਵਾ। ਆਹੋ ਮੀਂਹ ਭਾਵੇਂ ਪੈ ਬਦਲ ਭਾਰਾ ਜਿਹਾ ਹੋਇਆ ਵਾ ਮੇਰੇ ਹਿਸਾਬ ਨਾਲ ਮੀਂਹ ਭਾਵੇਂ ਪੈ ਹੀ ਜਾਏ। ਵੇਖੋ ਹੁਣ ਜੋ ਰੱਬ ਦੀ ਮਰਜੀ ਉੱਦਾਂ ਦੱਸਿਆ ਤਾਂ ਹੈ ਹੀ ਵੈਸੇ।

ਅੱਛਾ ਅੱਛਾ ਦੱਸਿਆ ਹੀ ਅੱਜ ਉੱਦਾ ਵੀ ਆਉਣਾ ਵਾ

ਅੱਛਾ ਅੱਛਾ ਚੱਲੋ ਉੱਦਾਂ ਭਾਵੇਂ ਬਖਸ ਵਾ ਕਣਕਾਂ ਕੁਣਕਾਂ ਨੂੰ ਨਾ ਬੜੀ ਮਤਲਬ ਕਿ ਨਾ ਜਦੋਂ ਕਣਕ ਪੱਕ ਜੇ ਨਾ ਜਾਂ ਫਿਰ ਝੋਨਾ ਪੱਕ ਜੇ ਨਾ। ਤੇ ਉੱਦੋਂ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੁੰਦੀ ਹੈ ਚੱਲੋ ਹੈ ਤੇ ਚੱਲੋ ਰੱਬ ਦੀ ਮਰਜ਼ੀ ਹੈ ਮੀਹਂ ਪੈਣਾ ਹੀ ਪੈਣਾ ਗੁਰੂਆ। ਹਮ ਉਹ ਤੇ ਉਹਦੀ ਮਰਜ਼ੀ ਹੈ। ਆਹੋ ਆਹੋ ਉਹਦੀ ਕਾਹਲੀ ਕਰਕੇ ਨਾ ਬੜੇ ਲੋਕੀ ਮਿੰਟੋ ਮਿੰਟ ਰਹੇ ਹੈ ਕਣਕਾਂ ਵੱਡਣ।

ਹਮ ਮੈਂ ਵੀ ਗਿਆ ਹੀ ਕਿਸੇ ਦੇ ਘਰ। pension ਜਿਹੀਆਂ ਨੀ ਜਿਹੜੀ ਬੁੱਢਿਆਂ ਨੂੰ ਮਿਲਦੀਆਂ।

ਬੁਢਾਪਾ pension ਪੰਦਰਾਹ ਸ਼ੋ ਹੀ ਮਿਲਦਾ ਹੋਣਾ ਹਮ ਆਹੋ ਇੰਨੀ ਕੀ ਹੁੰਦੀ ਹੈ। ਕਹਿੰਦੇ ਹੀ ਯਾਰ ਪਚੀ ਸ਼ੋ ਰੂਪਏ ਹੋ ਜਾਣੀ ਪਤਾ ਨਹੀ ਹੋਈ ਕ ਨਹੀਂ। ਨਾ ਪਤਾ ਨਹੀਂ ਹੈ ਯਾਰ ਇਹ ਤੇ ਆਂਦੇ ਪੰਦਰਾਹ ਸ਼ੋ ਹੀ ਮਿਲਦੀ।

ਹਮ ਚੱਲ ਵਧੀਆ ਹੈ ਬੜਾ ਵਧੀਆ ਚੱਲ ਜਾਂਦਾ ਕੰਮ ਜੁਗਾੜ ਬੰਦੇ ਦਾ।

ਆਹੋ time pass ਹੋ ਜਾਂਦਾ। ਹਮ ਘੁੰਮਣ ਘਾਮਣ ਦਾ ਯਾਰ ਪਾਜੀ ਕਿਤੇ ਬਣਾਈਏ tour ਕਿਤੇ ਚੱਲੀਏ ਘੁੰਮਣ।

ਆਹੋ ਸ੍ਰੀਨਗਰ ਗਿਆ। ਧਰਮਸ਼ਾਲਾ ਗਿਆ ਵਾਂ ਮਕਲੋਡਗੰਜ ਗਿਆ ਵਾਂ ਹਾਂ ਬਾਕੀ ਅੰਮ੍ਰਿਤਸਰ ਘੁੰਮ।

ਹਾਂ ਹਰਮੰਦਰ ਸਾਹਿਬ ਵਾਗਾ ਬਾਰਡਰ ਜ਼ਲਿਆਂ ਵਾਲਾ ਬਾਗ। ਹਮ ਵਾਗਾ ਬਾਰਡਰ ਗਿਆ ਹੀ ਤੂੰ।

ਇੱਥੋ ਅੰਮ੍ਰਿਤਸਰ ਤੋ ਕਿੰਨਾ ਕ ਕਰਾਇਆ ਲੱਗਦਾ ਹੈ ਤੇ ਮੈਂ ਕਿਹਾ ਕਿੰਨੇ ਕਿਲੋਮੀਟਰ ਹੈ? ਅੰਮ ਅੰਮ੍ਰਿਤਸਰ ਤੋਂ ਅੱਗੇ ਹੈ ਗਾ ਵਾ ਸਤਾਈ ਕਿਲੋਮੀਟਰ। ਇਹ ਸਤਾਈ ਕਿਲੋਮੀਟਰ।

ਅੱਛਾ ਅੱਛਾ ਤੇ ਅਟਾਰੀ ਬਾਰਡਰ ਜਿਹੜਾ ਕਹਿੰਦੇ।

ਅੱਛਾ ਤੇ ਉਹ ਫਿਰ ਉੱਥੇ ਜਿੱਦਾਂ ਬਾਰਡਰ ਤੇ ਜਾਣਾ ਤੇ ਉਹਦੇ ਉੱਥੇ ਲੱਗਦੀ ਹੋਣੀ ticket ਵੀ ਪੈਸੇ ਪੂਸੇ ਕ ਜਾਂ। ਨਾ ਨਾ ਕੋਈ ticket ਨਹੀਂ ਕੋਈ ਪੇਸਾ ਨਹੀਂ। ਹਾਂ ਉਹ ਜਿਹੜੇ ਬਣਾਏ ਹੈ stadium ਜਿਹਾ ਬਣਾਇਆ ਬਾਹਰ ਪੋੜੀਆਂ ਜਿਹੀਆਂ।

ਮਤਲਬ ticket ਉਹਦੀ ਕੋਈ ਨਹੀਂ ਬਾਕੀ ਕਿਰਾਏ ਤਾਂ ਤੁਹਾਨੂੰ ਪਤਾ ਲੱਗਨਾ ਜਿਹਦੇ ਤੇ auto ਤੇ ਜਾਣਾ ਜਾਂ taxi ਤੇ ਜਾਣਾ ਵਾ ਜਾਂ ਕਿਸੇ ਵੀ ਚੀਜ਼ ਤੇ ਜਾਣਾ।

auto ਤੇ ਜਾਣਾ ਉਹਦਾ ਦੋ ਸੋ ਰੁਪਿਆ ਆਣ ਜਾਣ ਉਹਨੇ ਖੜਨਾ ਵੀ ਤੇ ਲੈ ਕੇ ਵੀ ਆਉਣਾ ਦੋ ਸੋ ਰੁਪਏ ਚ।

taxi ਦਾ ਉਹ ਮੇਰੇ ਹਿਸਾਬ ਚਾਰ ਸੋ ਹੈ ਗੱਡੀ ਦਾ। ਅੱਛਾ ਗੱਡੀ ਨੇ ਲੈ ਕੇ ਵੀ ਆਉਣਾ ਜਾ ਕੇ ਮਤਲਬ ਜਾਣਾ ਵੀ ਤੇ ਲੈ ਕੇ ਵੀ ਆਉਣਾ ਚਾਰ ਸੋ ਰੁਪਿਆ ਉਂਜ।

train train ਨਹੀਂ ਉਧੱਰ ਜਾਂਦੀ।

ਆਹਾ ਰਾਜਸਥਾਨ ਤੋਂ ਕਿੰਨਾ ਕ ਹੈ? ਰਾਜਸਥਾਨ ਤੋਂ ਥੋੜਾ ਈ ਆ। ਹਮ ਰਾਜਸਥਾਨ ਤੋਂ ਰਹਿ ਜਾਂਦਾ ਫਿਰ ਉਹ ਸਤਾਰਾਂ ਕਿਲੋਮਿਟਰ ਰਹਿ ਜਾਂਦਾ। ਅੱਛਾ ਅੱਛਾ ਤੇ।

ਰਾਜਸਥਾਨ ਤੋਂ ਅੱਗੇ ਫਿਰ ਹੈ ਗਾ ਵਾ ਸਤਾਰਾ ਕਿਲੋਮੀਟਰ ਅੱਗੇ ਹੈ। ਇਹ total bus stand ਤੋਂ ਹੀ total ਸਤਾਈ ਕਿਲੋਮੀਟਰ ਹੈ ਅਟਾਰੀ ਬਾਰਡਰ।

ਚੱਲ ਠੀਕ ਆ ਯਾਰ ਵਧੀਆ ਫਿਰ ਤੇ।

ਚੱਲੀਏ ਕਿਸੇ ਦਿਨ ਕੱਢੀਏ tour ਪਾਕਿਸਤਾਨ .

ਅੱਛਾ ਉਹ ਜਿਹੜਾ gate ਜਿਹਾ ਬਣਿਆ ਵਾ।

ਉਹ ਉਹਦੇ ਉਰਲੇ ਪਾਸੇ ਆਪਣੀ army ਹੁਣੀ। ਹਾਂਜ਼ੀ ਹਾਂਜ਼ੀ ਇੱਧਰਲੇ ਪਾਸੇ ਆਪਣੀ ਹੁੰਦੀ ਹੈ . ਅੱਛਾ ਉਹ ਰੋਕ ਟੋਕ ਨਹੀਂ ਕਰਦੇ gate gate ਦੇ ਲਾਗੇ ਜਾਣ ਦਿੰਦੇ ਹੁੰਦੇ ਹੁਣੇ ਉੱਦਾਂ।

ਰੋਜ਼ ਹੀ ਪੋਣੇ ਘੰਟੇ ਵਾਸਤੇ ਪੰਤਾਲੀ ਮਿੰਟ ਵਾਸਤੇ ਨਾ ਖੁਲਦਾ ਵਾ gate ਰੋਜ਼।

ਮੋਸਮ ਖਰਾਬ ਹੋਏ ਤੇ ਉਹਦੇ ਕਰਕੇ ਨਹੀਂ ਖੋਲਦੇ। ਦੋਵੇਂ ਖੋਲਦੇ ਇੱਧਰੋਂ ਹਿੰਦੁਸਤਾਨ ਦਾ ਉੱਧਰੋਂ ਪਾਕਿਸਤਾਨ ਦਾ।

ਇੱਕ ਦੂਜੇ ਨੂੰ ਮਿਲਦੇ ਇੱਕ ਦੂਜੇ ਨੂੰ salute ਕਰਦੇ program ਕਰਦੇ ਹੈ ਕਿ।

ਤੇ ਬੰਦਾ ਖਿਸਕ ਵੀ ਸਕਦਾ ਇੱਧਰ ਦਾ ਉੱਧਰ ਉੱਧਰ ਦਾ ਇੱਧਰ ਹਨਾਂ।

ਉਹ ਆਪਣੇ gate ਚ ਰਹਿੰਦੇ ਹੈ ਇਹ ਆਪਣੇ gate ਚ ਰਹਿੰਦੇ ਹੈ ਇੱਧਰਲਾ ਬੰਦਾ ਉਧੱਰ ਨਹੀਂ ਜਾ ਸਕਦਾ ਉੱਧਰਲਾ ਬੰਦਾ ਇੱਧਰ ਨਹੀਂ ਆ ਸਕਦਾ। ਅੱਛਾ ਅੱਛ ਦੂਰੋਂ ਹੀ hello hi ਕਰਨੀ ਹੈ ਮੈਂ।

ਯਾਰ ਵਧੀਆ ਹੈ ਇਹ program ਫਿਰ ਤੇ ਮੈਨੂੰ . ਹੱਥ ਵੀ ਸੁੱਟਦੇ ਬਸ ਲੀਕ ਨਹੀਂ ਪਾਰ ਕਰਦੇ ਲੀਕ ਇੱਕ ਚਿੱਟੀ ਜਿਹੀ ਵੱਜੀ ਹੁੰਦੀ ਹੈ।

ਉਹ ਉਹਨਾਂ ਦੀ ਹੱਦ ਚ ਰਹਿਣਗੇ ਇਹ ਆਪਣੀ ਹੱਦ ਚ। program ਦੇ through ਨਹੀਂ ਇਹ ਇੱਧਰ ਉੱਧਰ ਜਾਂਦੇ ਉੱਦਾਂ ਭਾਵੇਂ ਮਿਲਦੇ ਜੁਲਦੇ ਹੋਣ ਉੱਦਾਂ ਭਾਵੇਂ ਗੱਲ ਬਾਤ ਕਰਦੇ ਹੋਣ। ਉਦਾਂ ਜਿਦਾਂ ਮੰਨ ਲੈ ਪੀ ਇਹਗੇਟ ਦੇ ਆਪਣੀ ਹੱਦ ਤੇ ਹੋਣ ਉਹ ਆਪਣੀ ਉੱਧਰ ਦੇ ਹੱਦ ਤੇ ਹੋਣ ਇਹ ਉਰਲੇ ਪਾਸੇ ਹੋਣ ਤੇ ਉਹ ਪਰਲੇ ਪਾਸੇ ਹੋਣ ਬਸ ਗੱਲ ਬਾਤ ਕਰਦੇ ਹਾਲ ਚਾਲ ਪੁਛਦੇ ਹੋਣੇ ਹੈ ਜਦੋਂ ਗੇਟ ਤੇ ਓਹਨਾ ਦੀ duty ਹੁੰਦੀ ਹੈ। ਹੱਦ ਨਹੀਂ ਪਾਰ ਕਰਦੇ ਲੀਕ ਜਿਹੜੀ ਹੈ ਨਾ ਉਹ ਉਹ ਇੱਧਰ ਨਹੀਂ ਆ ਸਕਦੇ ਇਹ ਉੱਧਰ ਨਹੀਂ ਜਾ ਸਕਦੇ।

photo ਖਿੱਚਦੇ ਹੱਥ ਸੁੱਟਦੇ।

ਪਾਕਿਸਤਾਨ ਵੱਲ ਦੁਨੀਆਂ ਬੜੀ ਘੱਟ ਹੁੰਦੀ ਇੱਧਰ ਦੁਨੀਆਂ ਬੜੀ ਹੁੰਦੀ। ਹਾਂ ਉੱਧਰ ਬੇਰੁਜਗਾਰੀ ਜਿਹੀ ਕਰਕੇ ਲੋਕ ਨਹੀਂ ਆਉਂਦੇ ਹੋਣਗੇ।

ਮੁੰਡੇ ਮਾਂਡੇ ਨਹੀਂ ਆਉਂਦੇ ਕਿ ਜਾਂ ਬੁੱਢੀਆਂ ਬੱਢੀਆਂ ਵੀ ਕਿਦਾਂ ਨਿਆਣੇ ਨੁਅਣੇ ਵੀ। ਮੁੰਡੇ ਨਿਆਣੇ ਬੁੱਢੀਆਂ ਗੋਰੇ ਗੋਰੀਆਂ

ਪਰ ਉਹਨਾਂ ਦਾ ਭਾਜੀ ਇੱਕ ਅਸੂਲ ਹੈ ਗਾ ਜੇ ।

ਉੱਧਰ ਤੁਸੀਂ ਵੇਖੋਗੇ ਨਾ ਤੇ ਉਹਨਾ ਸਾਰਿਆਂ ਨੇ ਚਿੱਟੇ ਕੱਪੜੇ ਪਾਏ ਹੋਣਗੇ।

ਬਹੁਤਿਆਂ ਨੇ ਚਿੱਟੇ ਕੱਪੜੇ ਪਾਏ। ਅਹਾਂ ਤੇ ਜਨਾਨੀਆਂ ਵਿੱਚ ਟਾਂਵੇ ਟਾਂਵੇ ਤੁਹਾਨੂੰ ਦੱਸਣ ਗੇ ਮਤਲਬ ਦਿੱਸਣ ਗੇ। ਰੰਘੀਨ ਕੱਪੜੇ ਮਤਲਬ ਹੋਰ ਕੋਈ ਰੰਗ ਟਾਂਵੇ ਟਾਂਵੇ ਜਿਹੇ ਹੁੰਦੇ ਰੰਗੀਨ ਨਹੀਂ ਤੇ ਜਿਆਦਾਤਰ ਚਿੱਟੇ ਕੱਪੜੇ ਪਾ ਕੇ ਅਉਂਦੇ ਹੈ। ਸਲਵਾਰ ਕੁਰਤਾ ਹੀ ਪਾਉਂਦੇ ਹੋਣੇ ਜਿਆਦਾ।

ਇੱਧਰ ਇੱਧਰ ਆਪਣੇ ਰੰਗ ਬਰੰਗੇ ਹੁੰਦੇ ਹੈ ਤੇ ਲੋਕ ਵੀ ਜਿਹੜੇ ਰੰਗ ਬਰੰਗੇ ਹੁੰਦੇ ਹੈ।

ਉੱਧਰ ਜਿਆਦਾ ਪਾਕਿਸਤਾਨੀਏ ਇੱਧਰ ਤੇ ਮਤਲਬ ਗੋਰੇ ਵੀ ਜਾਂਦੇ ਹੈ। ਗੋਰੀਆਂ ਵੀ ਜਾਂਦੀਆਂ ਵਾ ਕਾਲੇ ਵੀ।

ਆਹੋ ਤੇ ਆਹ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਹੈ ਇੱਥੇ।

ਪਾਕਿਸਤਾਨ ਪਾਕਿਸਤਾਨ ਨਹੀਂ ਮੈਂ ਗਿਆ ਹੀ ਇੱਧਰ ਵੀ ਬਾਰਡਰ ਤੱਕ ਗਿਆ ਹੀ।

ਤੇ ਹੁਣ ਤੇ ਅਧਰ ਕਾਰਡ ਤੇ ਖਰੇ ਜਾਂਦੇ। ਨਹੀਂ passport ਹੀ ਮੰਗਦੇ ਹੈ। ਉਹ ਤੇ ਫਿਰ ਅੱਧ ਹੋ ਜਾਂਦਾ passport ਮਿੱਟੀ ਹੋ ਜਾਣਾ। ਨਹੀਂ ਅੱਧ ਕਾਹਦਾ ਹੋ ਜਾਣਾ। ਨਹੀਂ ਜੇ ਤੂੰ ਮੰਨ ਲੈ ਵੀ।

ਇਹਨਾਂ ਦੀਆਂ passport ਦੀਆਂ ਕਾਪੀਆਂ ਲੱਗੀਆਂ ਹੀ।

pasport ਦੀਆਂ ਕਾਪੀਆਂ ਲੱਗਦੀਆਂ ਨਾਲ original ਵੀ ਖੜਦੇ ਹੈ ਆਪਣੇ passport ਖੜਦੇ ਨਾਲ original ਬਸ ਵੇਖਣਾ ਹੀ ਹੈ passport ਦੀਆਂ ਕਾਪੀਆਂ ਤੇ ਜੋ stamp stump ਲਾਉਂਦੇ ਉਹ ਕਾਪੀਆਂ ਤੇ ਲਾਉਂਦੇ।

original ਵੇਖਣਾ ਹੀ ਹੈ ਬਸ ਉਹਨਾਂ ਨੇ ਤੇ ਅਧਾਰ ਕਾਰਡ ਹੋਣਾ ਚਾਹੀਦਾ ਹੈ। ਇੱਕ affidavit ਇੱਕ ਮਨਜੂਰੀ ਲੈਣੀ .

ਉਹ ਮੈਂ ਉਹਦੇ ਨਾਲ ਗਿਆ ਹੀ ਨਾ ਅਜੇ ਨਾਲ।

ਥਾਣੇ ਆਪਾਂ ਗਏ ਹੀ ਤੇ ਕਿਹੜਾ ਥਾਂ ਹੈ ਆਪਣਾ ਸਿੱਦਵਾਂ ਪਿੰਡ ਹੈ।